ਠੀਕ ਹੀਂ ਚਾਹੀਦਾ ਤੇ ਕਹਿਣਾ ਤਾਂ ਚਾਹੀਦਾ ਐ ਏਹ ਗੱਲ ਤਾਂ ਗਲਤ ਐ ਨਾ ਭਲਾ ਆਪਨੀ ਰਿਸਤੇਦਾਰੀ ਟੁੱਟਦੀ ਟੁੱਟਦੀ ਟੁੱਟ ਹੀਂ ਜਾਂਦੀ ਹੈਨਾ ਆਹੋ ਫਰਜ਼ ਤੇ ਬਣਦਾ ਈ ਐ ਵੇਖਲਾ ਜਫਰਵਾਲ ਵਾਲੇ ਆਉਂਦੇ ਆ ਕਦੇ ਦੀਦੀ ਏਹ ਨੀ ਸਾਡੇ ਘਰ ਕਦੇ ਏਹ ਨੀ ਆਹ ਨੀ ਆਏ ਨੀ ਗਏ ਨੀ ਏਹਨਾ ਨੇ ਕਦੀ ਸਾਦਾ ਹਾਲ ਨੀ ਚਾਲ ਨੀ ਪੁੱਛਿਆ ਫੇਰ ਅਸੀਂ ਨੀ ਖਵਾਉਂਦੇ ਪਿਲਾਉਂਦੇ ਪਈ ਜਦੋਂ ਏਹ ਨੀ ਕਰਦੇ ਤਾਂ ਹੈਨਾ ਆਹੋ ਜਫਰਵਾਲ ਵਾਲੇ ਓਹ ਸਾਰਿਆ ਦੇ ਘਰੀ ਹੋ ਕੇ ਜਾਂਦੇ ਆ ਤਹਾਡੇ ਘਰ ਨਿੰਦਰ ਘਰ ਵੱਖਰਾ ਤਹਾਡੇ ਘਰ ਵੱਖਰਾ ਜਾਂਦੇ ਹੋ ਕੇ ਹੈਨਾ ਓਹਦਾ ਸੁਬਾਹ ਹੋਰ ਐ ਜ਼ਰਾ ਆਹ ਮਾਸੀ ਵੀ ਓਦਾ ਤਾਂ ਤੈਨੂ ਪਤਾ ਸ਼ੁਰੂ ਤੋਂ ਇੱਦਾਂ ਦੀ ਰਹੀ ਆ ਖਦੁਸ ਜਹੀ ਨਹੀਂ ਏਹ ਠੀਕ ਹੀਂ ਆ ਜਫਰਵਾਲ ਓਥੋਂ ਘੋੜੇਵਾਲ ਵਾਲੀ ਸਾਡੀ ਮਾਸੀ ਜਹਿੜੀ ਏਹ ਠੀਕ ਸੀ ਆਹੋ ਏਹ ਸਹੀ ਸੀ ਏਹਨਾ ਦੇ ਭਰੋਵਾਲ ਵਾਲੀਆ ਵੀ ਠੀਕ ਸੀ ਏਹ ਵੀ ਆਉਂਦੀਆ ਜਾਂਦੀਆ ਸੀ ਐ ਕਿਤੇ ਸਾਰਿਆ ਦੇ ਪਰ ਇਹਨੇ ਏਹ ਆਪ ਨੀ ਆਉਂਦੀ ਜਾਂਦੀ ਕਿਸੇ ਦੇ ਅੱਛਾ ਏਹ ਤੈਨੂ ਪਤਾ ਈ ਐ ਕਿੱਦਰ ਜਾਂਦੀਆ ਹੁੰਦੀਆ ਏਹ ਤੇ ਗਿਆਨੋਂ ਇੱਕੋ ਜਹੀਆ ਹੀਂ ਸੀ ਆਹੋ ਆਹੋ ਗਿਆਨੋਂ ਵੀ ਓਹੋ ਜਹੀ ਸੀ ਸਹੇਲੀਆ ਸਹੇਲੀਆ ਇੱਕੋ ਜਹੀਆ

ਆਹੋ ਵੇਖਲਾ ਕੱਠੀਆ ਹੀਂ ਰੇਹਣਾ, ਕੱਠੀਆ ਬੇਹਣਾ ਕੱਠੀਆ ਗੱਲਾਂ ਕਰਦੀਆ ਰੇਹਣਾ ਨਿੱਕੀਆ ਨਿੱਕੀਆ ਹੋਰ ਹਾਂ ਠੀਕ ਐ ਤੁਸੀਂ ਸੁਣਾਓ ਅਕਾਸ਼ ਦਾ ਵਿਆਹ ਕਦੋਂ ਐ ਮੈਂ ਕਿਹਾ ਅਕਾਸ਼ ਦਾ ਵਿਆਹ ਕਦੋਂ ਵੇਖਣਾ ਹੁਣ? ਅਕਾਸ਼ ਦਾ ਕਹਣਦੇ ਆ ਗਿਆਰਵੇ ਮਹੀਨੇ ਦੇ ਦੇਣਾ ਵਾ ਦੇਖੋ ਫੇਰ ਵੇਖਣਾ ਪੈਣਾ ਵਿਆਹ ਚੰਗੇ ਸੋਖੇ ਵੇਖੈ ਜਾਂਦੇ ਈ ਓ ਤਾਨੂੰ ਪਤਾ ਈ ਆ ਘਰ ਦੇ ਵਿਆਹ ਇੱਦਾਂ ਦੇ ਹੀਂ ਹੁੰਦੇ ਆ ਓਹ ਘਰ ਦਾ ਵਿਆਹ ਵਾਂ ਫੇਰ ਵੀ ਆਹੋ ਪਰ ਫੇਰ ਵੀ ਤਾਨੂਪਤਾ ਹੀਂ ਐ ਹੁਣ ਗਾੜੀ ਆਪਾਂ ਈ ਮਿਲਣਾ ਗਿਲਣਾ ਏਹਨਾ ਨੂ ਹੁਣ ਆਹੋ ਚਲੋ ਜਿੱਦਾ ਦਾ ਕੋਈ ਤੁਰੁ ਓਦਾ ਦਾ ਤੁਰੇ ਰਹੇ ਬੰਦਾ ਮਗਰ ਮਗਰ ਆਹੋ ਏਹ ਤੇ ਗੱਲ ਸਹੀ ਆ ਹੈਨਾ ਜਿੰਨਾ ਜਿਹੜਾ ਕੋਈ ਦਊਗਾ ਓਹ ਲਉਗਾ ਕੱਲ੍ ਨੂ ਏਹ ਤੇ ਗੱਲ ਸਹੀ ਆ ਚੱਲ ਦੇਖੀ ਜਾਏਗੀ ਹੁਣ ਵੇਖੋ ਕੀ ਕਹਿੰਦੇ ਐ ਕਿਓ ਗਈ ਤੇ ਹੈ ਓਹ ਰੋਕੇ ਤੇ ਜਿਦਣ ਦੇਖ ਦਿਖਾਵਾ ਕੀਤਾ ਆਹੋ ਜਿਦਣ ਠਾਕਾ ਲਾਇਆ ਓਦਣ ਗਏ ਸਾਂ ਸਾਰੇ ਜਣੇ ਗਏ ਸਾਂ ਆਪਾਂ ਆਹੋ ਤੇ ਫੇਰ ਵਿਆਹ ਤੇ ਕਿਉ ਨੀ ਜਾਣਾ ਹੁਣ

ਤਾਂ ਹੀਂ ਮੈਂ ਕਹਿਣ ਡੀ ਕਿ ਕਰੋ ਟੀਆਰੀ ਫੇਰ ਗਿਆਰਵਾ ਮਹੀਨਾ ਆ ਹੀਂ ਜਾਣਾ ਛੇਤੀ ਤੇ ਓਹ ਨੱਠਾ ਹੁਣ ਹੋਰ ਛੇਤੀ ਆ ਜਾਣਾ ਵਾਂ ਮੈਂ ਵੀ ਕਹਿਣ ਡੀ ਸੀ ਭੇਜ ਦੇਣਾ ਵਿਆਹ ਤੇ ਮੈਂ ਕਿਹਾ ਚੱਲ ਵਧੀਆ ਸਗੋਂ ਡਈ ਓਹ ਵੀ ਮੈਂਨੂੰ ਤਾਂ ਪਤਾ ਲਗਾ ਸੀ ਮਲਿਕਾ ਕੇਹਨਦੀ ਸੀ ਵੀ ਮੈਂ ਸੁਮਨ ਮਾਸੀ ਏਹ ਸੁਮਨ ਚਾਚੀ ਤੋਂ ਸਿੱਖਣੀ ਆ ਸਿਲਾਈ

ਤੇ ਓਹ ਕਹਿੰਦੀ ਆਹੋ ਸੁਮਨ ਵਾਂ ਨਾ ਵੋਹਟੀ ਦਾ ਨਾਂ

ਆਹੋ ਇੱਥੇ ਸ਼ਰਟਾਂ ਬਣਾਉਣੀਂਆ ਨੀ ਸਿਖਾਉਣ ਡੇ ਸਲਵਾਰਾਂ ਹੀਂ ਸਿਖਾਈ ਜਾਂਦੇ ਕਲੀਂਆ ਚਲੋ ਆਪੀ ਆਜੁ ਓਹ ਵੀ ਰਹਿੰਦੀ ਖੁਦੀ ਤਰਪਾਈ ਤੇ ਨਾ ਜੋਰ ਰੱਖਿਆ ਕਰੇ ਜਿਆਦਾ ਮੈਂ ਕਿਹਾ ਤਰਪਾਈਂਆ ਤੇ ਨਾ ਜ਼ੋਰ ਰੱਖਿਆ ਕਰ ਜਿਆਦਾ ਓਹਨੂ ਕਹਿ ਸ਼ਰਟਾਂ ਨੂੰ ਹੱਥ ਮਰਵਾਇਆ ਕਰ ਨਹੀਂ ਤਰਪਾਈਂਆ ਨੀ ਸਲਵਾਰਾਂ ਹੀਂ ਬਣਵਾਉਂਦੀ ਰਹਿੰਦੀ ਸਲਵਾਰਾਂ ਹੀਂ ਬਣਵਾਉਂਦੀ ਰਹਿੰਦੀ ਏ ਤੇ ਕੋਮਲ ਨੂ ਆ ਗਈ ਜਾਂਚ ਕਿਹਨੂ ਆਹੋ ਨਹੀਂ ਮਲਿਕਾ ਗਈ ਹਲੇ ਸਿੱਖਣ ਓਹ ਨੀ ਕਰਦੀ ਨਾਲ਼ ਜੇਹੜੀ ਕੁੜੀ ਦਾ ਨਾ ਕੀ ਆ

ਕੋਮਲ ਤਾਂ ਸਗੋਂ ਇਹਦੇ ਨਾਲੋਂ ਪਹਿਲਾ ਗਈ ਸੀ ਕੋਮਲ ਨੂ ਵੀ ਨੀ ਆਇਆ ਕੁਸ਼ ਵੀ ਤੇ ਓਹਨੇ ਵੀ ਹਟਾ ਲਈ ਆ ਇਹ ਹੁਣ ਕੱਲੀ ਜਾਂਦੀ? ਓਹਨਾਂ ਵੀ ਹਟਾ ਲਈ ਆ ਚੱਲ

ਕੋਣ ਕਰਣ ਲੱਗ ਗਿਆ ਹੁਣ ਸੁੱਤੀ ਪਈ ਸੁੱਤੀ ਪਈ ਕੁੜੀ ਪਤਾ ਨੀ ਕਿਧਰੋਂ ਬੂਥਾ ਚੱਕ ਕੇ ਆਗੀ, ਊ phone ਨੀ ਕਰਦੀ ਗੀ ਤੇ ਹੁਣ ਅੱਜ phone ਕਰੀ ਜਾਂਦੀ ਐ ਉਹ ਵੀ ਅੱਧੀ ਰਾਤ ਨੂੰ ਤਹਿ ਲਾਦੇ ਗਾਲਾ ਕੱਢ ਕੱਢ ਕੇ start ਹੋਜਾਂ ਆਹ ਜਦੇ ਲਗਜਾ ਤੇਰੀ ਭੈਣ ਦੀ ਤੇਰੀ ਮਾਂ ਦੀ ਲਖਜਾ ਬਾਹਰ ਨੂ ਊਏ ਯਾਰ ਦਿਮਾਗ ਖਰਾਬ ਕਰ ਦਿਦੇ ਨੇ ਸਾਲੇ

ਕੀਤੀ ਐ ਕੀਤੀ ਐ ਸੋਮਵਾਰ ਦੀ ਗੱਲ ਕੀਤੀ ਹੋਈ ਘਰੇ ਮੈਂ ਅੱਜ ਗੱਲ ਕੀਤੀ ਐ ਕੀ ਕਿਹਾ ਅੱਜ ਹਾਂ ਹੁਣ ਘਰਦੇ ਕੀ ਕਹਿੰਦੇ ਫਿਰ ਮੁੰਡਾ ਲੱਭ ਲਿਆ ਵਾਂ ਯਾਰ ਮੰਮੀ ਕਹਿੰਦੀ ਕਨੇਡਾ ਦਾ ਮੁੰਡਾ ਲੱਭਿਆ ਐ ਆਪਣੀ ਮੰਮੀ ਦਾ ਨੰਬਰ ਮੈਨੂੰ send ਕਰੀ ਕਿਓ ਕੀ ਕਰਨਾ ਤੈ

ਕੀ ਕਰਾਉਣਾ ਤੈ ਲੈ, ਕਰਾਉਣਾ ਕੀ ਐ ਮੈਂ ਗੱਲ ਕਰਣੀ ਸੀ ਕੋਈ ਤੂੰ ਤਾਂ ਨੀ ਵਿਆਹ ਕਰਾਉਣਾ ਚਾਹੁੰਦਾ ਮੇਰੇ ਨਾਲ਼ ਨਈ ਨਈ ਮੈਂ ਤੇਰੇ ਨਾਲ਼ ਕਰਾ ਕੇ ਕੀ ਕਰਨਾ ਸੜਈ ਜਹੀ ਨਾਲ਼ ਯਾਰ ਮੰਮੀ ਹੁਣ ਕਹਿੰਦੀ ਵੀਰਪਾਲ ਦੀ ਦਾਦੀ ਐ ਨਾ ਜਿਹੜੀ ਹਾਂ, ਉਹ ਰਿਸ਼ਤਾ ਕਰਾਉਂਦੀ ਐ

ਆਇਥੇ ਰੱਖ ਕੰਮ ਨੂੰ ਕਹਿੰਦੀ ਕੀਰਤਨ ਕਰਦਾ ਵਾਂ ਪਹਿਲਾਂ ਤਾਂ ਵੀ ਉਹਦੇ ਇਧਰੋਂ ਉਧਰੋਂ ਲਗਾਉਂਦਾ ਸੀ ਹੁਣ ਓਹਨੂੰ ਦੱਸ ਸਾਲ ਦਾ ਉਹ ਮਿਲਿਆ ਵਾਂ ਓਧਰ ਕਨੇਡਾ ਦਾ ਈ

ਤੇ ਕਹਿੰਦੀ ਹੁਣ ਛੇ ਮਹੀਨਿਆ ਤਕਰ ਆਉਣਾ ਵਾ ਉਹ ਕਹਿੰਦੇ ਵੀ ਕੁੜੀ ਵਧੀਆ, ਬਸ ਲੱਭਦੇ ਨੇ, ਤੇ ਨਾਲ਼ ਈ ਲੇਜਊਗਾ ਯੇ ਬੋ, ਮੈਂ ਕਿਹਾ ਦੇਖਲੋ ਕੋਈ ਨੀ ਹਾਏ ਓ ਰੱਬਾ ਸੁਖੀ ਕਨੇਡਾ ਆਲੀ ਪੱਕੇ ਕਨੇਡਾ ਆਲੇ ਹੋਗੇ

ਪ੍ਰੀਤ ਹੁਣਈ ਰਹਿਗੇ ਡੰਡੇ ਵਜਾਉਂਦੇ ਕਰਦਾ ਪ੍ਰੀਤ ਨੂੰ message ਮੈਂ ਉਹਨੂੰ ਜਾਂ ਕੇ, ਮੈਂ ਓਹਨੂੰ ਜਾਕੇ ਤਲਾਕ ਦੇਦੂਗੀ ਤੇ ਮੈਂ ਕਹਿਦੂਗੀ ਮੈਨੂੰ ਪ੍ਰੀਤ ਨੂੰ ਬੁਲਾਉਣਾ ਵਾਂ ਅਮ ਬਸ ਬਸ ਫਿਰ ਤਾਂ ਦੇ ਹੋਗੇ ਤਲਾਕ ਬੁਂਗੇ ਰਹਿਣਦੇ

ਯਾਰ ਕੀ ਕਰਾ ਮੈਂ ਦੱਸ ਪ੍ਰਦੀਪ, ਮੈਂ ਅਕਵਿਂਦਰ ਦੀ ਮੰਮੀ ਨੂੰ ਕਿਹਾ ਮੈਂ ਕਿਹਾ ਵੀ ਕਰਲਾ ਮਾੜੀ ਜਹੀ ਗੱਲ ਘਰੇ ਅਮ ਮੈਂ ਕਿਹਾ ਮਾੜਾ ਜਿਹਾ ਬੋਲਦੇ ਯਾਰ, ਯਾਰ ਕੀ ਹੁੰਦਾ cast ਮਾੜਾ ਜਿਹਾ ਝੂਠ ਬੋਲ ਦੇਣਗੇ ਕੀ ਕਹਿੰਦੀ ਫਿਰ ਅਕਵਿਂਦਰ ਦੀ ਮੰਮੀ ਅਕਵਿਂਦਰ ਈ ਕਹੀ ਜਾਂਦੀ ਐ ਹਲੇ ਉਹਦੀ ਮੰਮੀ ਨਾਲੈ ਕਹਿੰਦੀ ਉਹਦੀ ਮੰਮੀ ਕਹਿੰਦੀ ਵੀ ਝੂਠ ਨੀ ਬੋਲਣਾ ਗਾ ਅਹੱ ਕੁਜ ਨੀ ਹੁੰਦਾ ਇੱਕ ਵਾਰ ਕਰਨਾ ਈ ਐ, ਓਹੀ ਦੱਸਣ ਆ ਵੀ ਆਹ cast ਦਾ ਐ, ਇੱਕ ਵਾਰ ਹੋਗਿਆ ਬਾਦ ਚ ਦੇਖਿਆ ਜਾਊਗਾ ਊ ਵੀ ਜਦੋਂ ਬੰਦੇ ਦੀ same cast ਚ ਵੀ ਵਿਆਹ ਹੁੰਦਾ ਉਦੋਂ ਵੀ ਤਾਂ ਝੂਠ ਬੋਲ ਕੇ ਵੀਹ ਝੂਠ ਬੋਲ ਕੇ ਵੀਅਹ ਕਰਦੇ ਈ ਨੇ ਆਹੋ ਫਿਰ ਹੁਣ ਜਿਹੜੀ ਵਿੱਚ ਪਈ ਹੋਊਗੀ, ਉਹਦਾ ਤਾਂ ਬਾਦ ਚ ਬੇਜਤੀ ਹੋਊਗੀ ਓ ਤੇਰੇ ਘਰਦੇ ਤਾਂ ਓਹਨੂੰ ਕਹਿਣਗੇ ਈ ਓ ਵੀ ਹਾਂ ਭਾਈ ਤੈ ਨੀ ਦੱਸਿਆ, ਜੇ ਸਾਡੀ ਕੁੜੀ ਪਾਗਲ ਤੀ ਤਾਂ ਤੂੰ ਤਾਂ ਸਹੀ ਤੀ ਉਹ ਯਾਰ ਕੁਸ਼ ਨੀ ਹੁੰਦਾ ਗਾ ਤੂੰ ਰਹਿਣਦੇ ਛੱਡ ਪਰੇ ਪ੍ਰੀਤ ਨਾਲ਼ ਵਿਆਹ ਕਰਾਉਣ ਨੂੰ ਨੰਬਰ ਦੇ ਆਪਣੀ ਮੰਮੀ ਦਾ ਲਿਆ ਮੈਂ ਰਿਸਤਾ ਭੇਜਦਾ

ਮੈਂ ਕਹਿਦੂਗਾ ਕੋਈ ਨੀ ਜੀ ਅਸੀਂ ਬਾਜ਼ੀਗਰ ਹੁੰਦੇ ਆ ਜੀ ਮੈਂ ਤਾਂ ਰੱਸੀ ਤੇ ਤੁਰ ਕੇ ਵਿਖਾਦੂਗਾ ਤੁਹਾਨੂੰ ਮੈਂ ਚਪੇੜਾਂ ਲਾਦੂ, ਰੱਸੀ ਤੇ ਦਾ, ਸਾਡੇ ਰੱਸੀ ਤੇ ਨੀ ਤੁਰਦੇ

ਪਰ ਪਾਗਲਾਂ ਸਾਡੇ ਏਹ ਕੁਸ਼ ਨਹੀਂ ਹੁੰਦਾ ਗਾ

ਜਾ ਓਏ ਪਰਾ ਓਏ ਸਾਡੇ ਘਰਦੇ ਕਰਤਵ ਥੋੜੀ ਨਾ ਦੇਖਦੇ ਐ ਵੀ ਹਾਂ ਪਹਿਲਾਂ ਕਰਕੇ ਦਖਾਓ

ਸਾਡੇ ਖੁਦ ਨੀ ਏਹ ਕੁਸ਼ ਕਰਦੇਗੇ ਫੇਰ ਏਹ ਥੋਡੀ ਏਹ ਥੋਡੀ ਲੰਘਉਏਜ਼ ਵੀ ਕੋਈ ਹੋਰ ਹੁੰਦੀ ਐ ਨਾ ਕਿਵੇ ਬੋਲਦੇ ਹੁੰਦੇ ਨੇ ਏਹ ਤੇਨੂੰ ਤਾਂ ਆਉਂਦੀ ਹੋਊ

ਸਾਡੇ ਨੀ ਕਰਦੇ ਯਾਰ ਅਸੀਂ ਪਿਓ ਉਹ ਜਾਂਦਾ ਮੈਂ ਹੁੰਦੀ ਆ ਨਹੀਂ ਦੱਸਣਾ ਹੁਣ ਤੂੰ ਨਾ ਦੱਸ ਓਏ ਮੈਨੂੰ ਨਹੀਂ ਪਤਾ ਬੁਂਗੇ ਅਸੀਂ pure ਬਾਜ਼ੀਗਰ ਆ ਮੈਂ ਤਾਂ ਕਦੇ language ਸੁਣੀ ਵੀ ਨੀ ਏਦਾ ਦੀ ਜਿਹੜੀ ਆਹੋ ਪਤਾ ਮੈਨੂੰ, ਉਹ ringtone ਲਾ ਤੂੰ ਸੁਖੀ, ਬਾਜ਼ੀਗਰ ਮੈਂ ਬਾਜ਼ੀਗਰ, ਉਹ ਵਾਲੀ

hello tune ਲਾ hello tune ਉਹ ਵਧੀਆ ਲੱਗੂ ਲਾਲੂਗੀ ਮੈਨੂੰ ਕੀ ਹੋਇਆ ਵਾਂ ਬਾਜ਼ੀਗਰ ਨੂੰ ਊ ਗਾਣਾ ਆਹ ਖੜੇ ਜੰਦੇ ਐ ਸਾਰੇ ਸੁਖੀ ਤੂੰ ਕਰਤਵ ਕਰਤੁਵ ਕਰਕੇ ਦੇਖਿਆ ਕਰ ਮਾੜੇ ਮੋਟੇ ਹਾਂ ਬਸ ਮੈਂ ਓਹੀ ਕਰਣ ਲੱਗਣਾ ਹੁਣ job ਛੱਡ ਕੇ ਆਹੋ job ਤੋਂ ਤੇਨੂੰ ਦੱਸ ਪੰਦਰਾਂ ਹਜ਼ਾਰ ਐ ਦਿਦੇ ਨੇ ਏਕਣ ਤੇਰਾ ਵਧੀਆ ਬਣਜਿਆ ਕਰਨੇ ਨੇ ਕਰਤਵ ਕਰਕੇ ਬਾਜੀਏ

ਰੱਸੀ ਰੂਸੀ ਤੇ ਤੁਰਿਆ ਕਰ, ਹੋਰ ਰੱਸੀ ਤੇ ਪਹੀਆ ਜਿਹਾ ਵਾਹ ਕੇ ਤੁਰਿਆ ਕਰ, ਪਰਾਤ ਦੇ ਉੱਤੇ ਨੱਚਿਆ ਜਿਹਾ ਕਰ ਐ ਕਰਕੇ ਵਧੀਆ ਬਣਜਿਆ ਕਰਨੇ ਤੇਰੇ

ਹਾਂ ਹਮ ਲਿਆ ਆਪਣੀ ਮੰਮੀ ਦਾ ਨੰਬਰ ਤਾਂ ਦੇ ਮੈਂ ਗੱਲ ਲਿਆ ਲਿਆ ਲਿਖਾਂ ਉਣਾਸੀ ਦੋ ਸੋ ਨੱਬੇ ਕਿ ਕਿੰਨਾ ਇੱਕ ਮਿੰਟ ਰੁਕ ਕਿੰਨਾ ਸੀਗਾ ਨੰਬਰ ਮੇਰੀ ਮੰਮੀ ਦਾ

ਸਤਾਸੀ ਦੋ ਪੰਜਾਹ ਨੌ ਠਾਸੀ ਦੋ ਉਣਾਹਟ ਹਾਂ

ਉੱਨਤੀ ਸੱਤ ਅਠਵਜਾ ਉੱਨਤੀ ਸੱਤ ਅਠਵੰਜਾ ਠੀਕ ਆ ਏਹ ਨੰਬਰ ਤੇ ਜੱਦੀ ਲਾਲੀ call ਮਨਾਲੀ ਜੇ ਮਨਦੇ ਨੇ ਤੇਰੇ ਵਾਸਤੇ ਅਹੱ ਅਕਵਿਂਦਰ ਦਾ ਨੰਬਰ ਆ ਹਾਏ ਹਾਏ ਅਕਵਿਂਦਰ ਨੂੰ ਗਲ ਪਵਾਉਣ ਨੂੰ ਫਿਰਦੀ ਐ ਮੇਰੇ ਕੀ ਨੰਬਰ save ਆ ਨਾ ਨਾ ਮੇਰੇ ਕੋਲ ਕਾਹਨੂੰ save ਆ ਦੇਖ ਉਏ ਮੈਨੂੰ xx ਓ ਸਮਝਦੀ ਆ ਮੈਂ ਕਿਹਾ ਕਿਤੇ ਏਹ ਨੰਬਰ ਹੋਣਾ ਨੀ ਤੇਰੇ ਕੋਲੇ ਦੂਸਰਾ ਹੋਉਗਾ ਹਾਂ ਹਾਂ ਦੂਸਰੇ ਤੀਸਰੇ ਸਾਰੇ ਨੇ ਮੇਰੇ ਕੋਲ, ਪਾਗਲ ਬਣਾਉਣ ਲੱਗੀ ਆ, ਛੇਤੀ ਦਣੇ ਆਪਣੀ ਬੁੜੀ ਦਾ ਨੰਬਰ ਦੇ ਚੱਲ ਚੱਲ ਲਿਖ

ਚੱਲ ਲਿਖਲਾ ਰੁਕ ਇੱਕ ਮਿੰਟ ਲਿਖ ਠੱਤਰ ਸੱਤ ਚੋਹਟ ਰਹਿਣਦੇ ਹੁਣ ਪ੍ਰੀਤ ਦਾ ਦੇਦੇਗੀ ਏਥੇ xx ਦਿੱਖਮਣ ਕਰਾਦੇਗੀ ਮੈਥੋਂ ਮੇਰੇ ਵਰਗਾ ਲਾ ਵੀ ਲੈਂਦਾ ਹੁੰਦਾ ਲੇ ਮੈਂ ਤੇਨੂੰ ਦੇ ਰਹੀ ਹੁਣ ਤੂੰ ਲਗਾਉਣਾ ਵੀ ਨੀ

ਓਏ ਮੰਮੀ ਦਾ ਈ ਦੇ ਰਹੀ ਆ ਪਾਗਲਾਂ ਰਹਿਣਦੇ ਤੇਰੇ ਤੇ ਭਰੋਸਾ ਜਿਹਾ ਉਠ ਗਿਆ ਮੈਨੂੰ ਰਹਿਣਦੇ first impression ਸਮਝੋ last impression ਬਸ ਪਾਗਲ

ਚੱਲ ਕੋਈ ਨੀ ਹੋਰ ਸੁਣਾ ਸੁਖੀ ਜੇ ਆਪਣੇ ਵਿਆਹ ਨੂੰ ਮਨ ਵੀ ਜਾਣ ਤੇਰੇ ਘਰਦੇ, ਕਰਾਲੇਗੀ ਕਰਾਲਾਂਗੇ ਜੀ ਫਿਰ ਕਿਆ ਕਟੀਆਂ ਕਲੇਸ਼ ਹੋਇਆ ਕਰਨਾ ਕੀ ਐ ਫਿਰ ਦੇਣਾ ਈ ਪੈਣਾ ਐ ਉਖਲੀ ਚ ਸਿਰ ਦੇਣਾ ਈ ਪੈਣਾ ਐ ਹਾਏ ਓ ਰੱਬਾ ਬੇੜਾ ਈ ਬਹਿ ਗਿਆ ਤੇਰਾ ਸੁਖੀ ਘੁਮ ਕੇ ਈ ਬਹਿ ਗਿਆ ਤੇਰਾ ਖਬਰ

ਏਹੀ ਹੋ ਸਕਦਾ ਫਿਰ ਜੇ ਕੋਈ option ਨਾ ਬਚੀ ਵੀ ਜੇ ਤੂੰ ਹੀ last ਤੇ ਰਹਿ ਗਿਆ ਵੀ ਤੇਰੇ ਨਾਲ਼ ਈ ਕਰਾਉਣਾ ਹਾਏ ਹਾਏ ਹਾਏ ਆਏ ਹਾਏ ਏਹ ਗੱਲ ਸੁਣਨ ਤੋਂ ਪਹਿਲਾਂ, ਏਹ ਗੱਲ ਸੁਣਨ ਤੋਂ ਪਹਿਲਾਂ ਮੈਂ ਮਰ ਕਿਉ ਨੀ ਗਿਆ ਮਰ ਕਿਉ ਨੀ ਗਿਆ ਢੰਗ ਦਾ ਭੋਂਕ ਲਿਆ ਕਰ ਯਾਰ ਦੇਖਲਾ ਸੁਖੀ last last ਤੇ ਰੱਖੀ ਫਿਰਦੀ ਐ ਮੈਨੂੰ ਜਾ ਯਾਰ ਆਹੀਂ ਅਹਿਮਅਤ ਐ ਮੇਰੀ ਓ ਪਾਗਲਾਂ ਮੈਂ ਏਹ ਗੱਲ ਕਹੀ ਐ ਵੀ ਜੇ ਦੇਖ ਬਾਈ chance ਪੁੱਛਣਾ ਹੋਇਆ ਵੀ ਹਾਂ ਭਾਈ ਜੇ ਤੂੰ ਬਚਿਆ ਵੀ ਤੇਨੂੰ ਤੇਰੇ ਨਾਲ਼ ਕਹਿ ਦੇਣਗੇ ਘਰਦੇ ਵੀ ਇਹਦੇ ਨਾਲ਼ ਕਰਾਲਾਂ ਆਹੋ ਮੈਂ ਹੀ ਬਚਿਆ ਮਤਲਬ ਵੀ ਬਾਕੀ ਸਾਰੇ ਮੁੰਡੇ ਮਰਨਗੇ ਤੇ ਮੈਂ ਈ ਕੱਲਾ ਰਹਿ ਗਿਆ last ਤੇ ਯਾਨੀ ਮੇਰੇ ਨਾਲ਼ ਹੋਉਗਾ ਬਾਕੀਆਂ ਦਾ ਪਹਿਲਾਂ ਜ਼ੋਰ ਲਾਕੇ ਜ਼ੋਰ ਲਾਕੇ ਦੇਖਲੇਗੀ ਹੈਂ ਢੰਗ ਨਾਲ਼ ਬੋਲ ਲਿਆ ਕਰ ਮੈਂ ਮਰਕਤ ਦੀ ਨੀ ਗੱਲ ਕਰਦੀ ਪਈ ਮੈਂ ਵੈਸੇ normal ਤੇਨੂੰ ਦੱਸਦੀ ਪਈ ਆ ਜੇ ਮਤਲਬ ਵੀ option ਬਚੀ ਵੀ ਹਾਂ ਬਈ ਤੇਰੇ ਨਾਲ਼ ਈ ਕਰਾਉਣਾ ਵਾਂ ਹੋਰ ਕਿਸੇ ਨਾਲ਼ ਨੀ ਆਹੋ ਯਾਨੀ last option ਮੈਂ ਹੋਉਗਾ last option ਮੈਂ ਹੋਉਗਾ ਯਾਨੀ ਹੈ ਏਹ ਮੈਂ ਵੈਸੇ ਗੱਲ ਕਰਦੀ ਪਈ ਆ ਨਹੀਂ ਜੇੜੀ last option ਮੈਂ ਹੋਉਗਾ

ਓਹ ਜਾਂਦਾ, ਆਹੋ ਆਹੋ ਹੁਣ ਤੂੰ first ਬਣਾਦੇ ਊਈ ਓ ਵਾਲੀ ਓ ਕੁੱਤੇ ਦੀ ਵਢੀ ਹੋਈ ਐ ਵਾਲੀ ਕੁੱਤੇ ਦੀ ਵਢੀ ਹੋਈ ਐ ਗੱਲ ਸੁਣ ਨਰਿੰਦਰ ਨਾਲ਼ ਗੱਲ ਹੋਈ ਨਰਿੰਦਰ ਨਾਲ਼ ਕੀ ਗੱਲ ਕਰਣੀ ਸੀ ਚੋਊਰੇ ਨਾਲ਼ ਉਹਦਾ ਮੈਨੂੰ ਬਾਦ ਵਿੱਚ ਵੀ phone ਆ ਰਿਹਾ ਸੀ

ਦਿਨੋ-ਦਿਨ ਨਵੇਂ ਤੋਂ ਨਵੇਂ fashion ਨਿਕਲ ਰਹੇ ਹਨ ਥਾਂ-ਥਾਂ fashion show ਕਰਵਾਏ ਜਾਂਦੇ ਨੇ ਤੇ ਥਾਂ ਥਾਂ fashion ਦੇ course ਚੱਲ ਰਹੇ ਹਨ ਪੱਛਮੀ ਦੁਨੀਆਂ ਤਾਂ fashion ਦਾ ਘਰ ਹੈ। ਇਨ੍ਹਾਂ ਪੱਛਮੀ ਦੇਸ਼ਾਂ ਵਿੱਚੋਂ ਜਿਹੜਾ ਵੀ fashion ਨਿਕਲਦਾ ਹੈ ਸਾਰੀ ਦੁਨੀਆਂ ਵਿਚ ਅੱਗ ਦੀ ਤਰ੍ਹਾਂ ਫੈਲਦਾ ਹੈ ਖਾਸ ਕਰਕੇ ਭਾਰਤ ਵਿਚ ਇਸ ਦਾ ਅਸਰ ਕੁਝ ਜ਼ਿਆਦਾ ਹੀ ਵੇਖਣ ਨੂੰ ਮਿਲਦਾ ਹੈ। ਭਾਰਤੀ ਨੌਜਵਾਨ ਮੁੰਡੇ-ਕੁੜੀਆਂ ਪੱਛਮੀ ਦੇਸਾਂ ਦੇ fashion ਦੀ ਅੰਨ੍ਹੇ-ਵਾਹ ਨਕਲ ਕਰ ਰਹੇ ਹਨ ਇਸ fashion ਤੋਂ ਸਾਡਾ ਵਿਦਿਆਰਥੀ ਵਰਗ ਵੀ ਅਛੂਤਾ ਨਹੀਂ ਰਿਹਾ। ਵਿਦਿਆਰਥੀਆਂ ਵਰਗ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਕਿਸੇ ਦੀਆਂ ਚੰਗੀਆਂ ਆਦਤਾਂ ਨੂੰ ਤਾਂ ਗ੍ਰਹਿਣ ਨਹੀਂ ਕਰਦੇ ਬਲਕਿ ਭੈੜੀਆਂ ਗੱਲਾਂ ਵਿੱਚ ਛੇਤੀ ਪ੍ਰੇਰਿਤ ਹੋ ਜਾਂਦੇ ਹਨ।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

ਜਿਸ ਤਰ੍ਹਾਂ ਕੋਈ ਬਾਗ ਭਿੰਨ-ਭਿੰਨ ਕਿਸਮ ਦੇ ਖਿੜੇ ਹੋਏ ਫੁੱਲਾਂ ਨਾਲ ਸੋਹੰਦਾ ਹੈ ਉਸੇ ਤਰ੍ਹਾਂ ਸਾਡਾ ਸਮਾਜ ਵੀ ਨਵੀਨਤਾ ਚਾਹੁੰਦਾ ਹੈ ਸਾਡੇ ਅੰਦਰ ਸੁਹਣੇ ਬਣ ਕੇ ਵਿਖਾਉਣ ਦੀ

ਇਹ ਠੀਕ ਹੈ ਕਿ fashion ਨਵੀਨਤਾ ਦਾ ਸੋਮਾ ਹੈ ਪਰ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਲਿਆਂਦੀ ਨਵੀਨਤਾ ਵੀ ਕਿਸੇ ਕੰਮ ਦੀ ਨਹੀਂ fashion ਦਾ ਬਦਲਦੇ ਰਹਿਣਾ, Fashion ਦਾ ਸੁਭਾਅ ਵੀ ਕੁਝ ਅਜਿਹੇ ਹੈ ਕਿ ਆਏ ਦਿਨ ਬਦਲਦਾ ਰਹਿੰਦਾ ਹੈ ਕਦੇ ਸਮਾਂ ਸੀ ਜਦੋਂ ਲੜਕੇ ਅਮਰੀਕਨ ਕੱਟ ਕੋਟ ਤੇ ਕਮੀਜ਼ਾਂ, ਕਦੀ ਖੁੱਲ੍ਹੀ ਮੋਹਰੀ ਵਾਲੀਆਂ ਪੈਟਾਂ

ਨਵੇਂ style ਦੇ ਵਾਲ, ਮੋਢੇ ਤੇ ਚੁੰਨੀ ਸੁੱਟ ਕੇ ਅਹ ਤੁਰੀਆਂ ਫਿਰਦੀਆਂ ਹਨ ਬਣਾਵਟੀ ਸੋਹਜ ਇੰਨਾ ਵੱਧ ਗਿਆ ਹੈ ਕਿ ਵਿਆਹੀ ਅਤੇ ਕੁਆਰੀ ਕੁੜੀ ਵਿਚ ਫ਼ਰਕ ਸਮਝਣਾ ਔਖਾ ਹੋ ਵਿੱਚ fashion ਪਿੱਛਲੇ ਸਮਿਆਂ ਵਿਚ ਲੋਕਾਂ ਨੂੰ ਖਾਣ-ਪੀਣ ਦਾ ਸ਼ੌਕ ਹੁੰਦਾ ਸੀ। ਉਹ ਖਾਣ-ਪੀਣ ਨੂੰ ਹੀ fashion ਸਮਝਦੇ ਹਨ ਅੱਜ ਦੁੱਧ-ਘਿਉ ਤਾਂ ਗਾਇਬ ਹੀ ਹੋ ਗਏ ਹਨ ਉਨ੍ਹਾਂ ਦੀ ਜਗ੍ਹਾ ਤੇ ਚਾਹ ਕਾਫ਼ੀ ਤੇ ਚੱਟਪਟੀਆਂ ਚੀਜ਼ਾਂ ਪ੍ਰਧਾਨ ਹੋ ਗਈਆਂ ਹਨ। ਛੋਟੀ ਉਮਰ ਦੇ ਬੱਚੇ ਵੀ ਸ਼ਰਾਬ ਤੇ ਸਿਗਰਟ ਦੇ ਆਦੀ ਹੋ ਚੁੱਕੇ ਹਨ ਨਸ਼ਿਆਂ ਦੇ ਉਨ੍ਹਾਂ ਨੂੰ, ਨੇ ਸਰੀਰਾਂ ਨੂੰ ਖੋਖਲਾ ਕਰ ਦਿੱਤਾ, ਪੜਾਈ ਵਿਚ fashion ਹੋਰ ਤਾਂ ਹੋਰ, ਪੜ੍ਹਾਈ ਵਿਚ fashion ਪ੍ਰਚਲਤ ਹੋ ਰਿਹਾ ਹੈ ਹੁਣ ਵਿਦਿਆਰਥੀ ਮਨ ਲਾ ਕੇ ਪੜ੍ਹਨ ਦੀ ਬਜਾਏ ਸ਼ਰਾਰਤਾਂ ਅਨੁਸ਼ਾਸਨਹੀਣਤਾ ਵੱਲ ਪ੍ਰੇਰਤ ਹੋ ਰਹੇ ਹੈ। ਜੋ ਵਿਦਿਆਰਥੀ ਕਦੇ ਅਧਿਆਪਕ ਦੇ ਸਾਹਮਣੇ ਅੱਖ ਚੁੱਕ ਕੇ ਗੱਲ ਨਹੀਂ ਸੀ ਕਰਦਾ ਅੱਜ ਗੁਸਤਾਖ਼ੀ ਨਾਲ ਗੱਲ ਕਰਦਾ ਹੈ ਹੱਥਾਂ ਵਿਚ ਬਸਤੇ ਦੀ ਬਜਾਏ ਇਕ-ਦੋ ਕਿਤਾਬਾਂ ਲਿਆਉਣ, ਪੁਸਤਕਾਂ ਦੀ ਥਾਂ ਗਾਈਡਾਂ ਪੜ੍ਹਨਾ, ਜਮਾਤ ਵਿੱਚ ਆਮ ਕਰਕੇ ਗੈਰਹਾਜ਼ਰ ਰਹਿਣਾ ਬੱਸ-ਸਟੈਂਡ, ਰੇਲਵੇ-ਸਟੇਸ਼ਨਾਂ ਸਿਨੇਮਾ ਘਰ ਵੱਲ ਘੁੰਮਦੇ ਰਹਿਣਾ ਤੇ ਇਮਤਿਹਾਨ ਵਿੱਚ ਨਕਲ ਮਾਰਨਾ ਵੀ ਇਕ ਨਵੀਨ fashion ਬਣ ਚੁੱਕਾ ਹੈ ਇਥੋਂ ਤੱਕ ਕਿ tuition ਪੜ੍ਹਨੀ ਵੀ ਵਿਦਿਆਰਥੀਆਂ ਲਈ ਇਕ fashion ਬਣ ਚੁੱਕਾ ਹੈ fashion ਤੇ ਰਹਿਣੀ ਬਹਿਣੀ, Fashion ਨੇ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ, ਉਨ੍ਹਾਂ ਵਿਚ ਓਪਰਾਪਨ, ਬਣਾਉਟੀ ਸੱਜ-ਧਜ, ਫੋਕੀ ਸ਼ਾਨ-ਸ਼ੌਕਤ, ਹੇਰਾ-ਫੇਰੀ, ਝੂਠ-ਫਰੇਬ ਆਦਿ ਅਜਿਹੀਆਂ ਅਲਾਮਤਾਂ ਵੱਧ ਰਹੀਆਂ ਹਨ ਇਸ ਕੰਮ ਲਈ ਉਹ ਮਾਰ ਖਾ ਲੈਣਗੇ ਮਾਪਿਆਂ ਤੇ ਅਧਿਆਪਕਾਂ ਦੀਆਂ ਝਿੜਕਾਂ ਸਹਿ ਲੈਣਗੇ ਪਰ ਅਵਾਰਾਗਰਦੀ ਨਹੀਂ ਛੱਡਣਗੇ ਭੁੱਖੇ ਰਹਿ ਲੈਣਗੇ। ਫਿਰ ਸਾਡਾ last point ਹੈ fashion ਦੇ ਨੁਕਸਾਨ fashion ਦੇ ਬਹੁਤ ਸਾਰੇ ਨੁਕਸਾਨ ਹੋ ਰਹੇ ਹਨ। ਵਿਦਿਆਰਥੀ ਵਰਗ ਪੂਰੀ ਤਰ੍ਹਾਂ ਇਸ ਦੀ ਚਪੇਟ ਵਿੱਚ ਆ ਕੇ ਆਪਣੀ ਪੜ੍ਹਾਈ ਅਤੇ ਹੋਰ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਭੁੱਲ ਬੈਠਾ ਹੈ ਸਕੂਲਾਂ ਪੜ੍ਹਾਈ ਦੀ ਥਾਂ ਗੁੰਡਾ-ਗਰਦੀ ਨੇ ਲੈ ਲਈ ਹੈ। ਦੇਸ਼ ਦਾ ਬਹੁਤ ਸਾਰਾ ਧਨ ਅੰਝਾਈ ਜਾ ਰਿਹਾ ਹੈ ਮਨ ਦੀ ਸ਼ਾਂਤੀ ਅਲੋਪ ਹੋ ਰਹੀ ਹੈ, ਘਟੀਆ ਪਣ ਵਧ ਰਿਹਾ ਹੈ ਤੇ ਵਧੀਆ-ਪਣ ਦਾ ਨਾਸ਼ ਹੋ ਰਿਹਾ ਹੈ ਸਿਆਣਪ ਦੀ

ਲਈ ਦੁਨੀਆਂ ਵਿਚ ਕੋਈ ਥਾਂ ਨਹੀਂ ਹੈ, ਗਰੀਬ ਆਦਮੀ ਹੀਣ-ਭਾਵਨਾ ਦਾ ਸ਼ਿਕਾਰ ਹੋ ਰਿਹਾ ਹੈ fashion ਵਿਦਿਆਰਥੀ ਵਰਗ ਵਿਚ ਆਚਰਨ ਉਸਾਰੀ ਵਿਚ ਇਕ ਵੱਡੀ ਰੁਕਾਵਟ ਬਣ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਅੰਦਰ ਇਕ ਵ ਇੱਕ ਵਕਾ ਅਭਿਮਾਨ ਪੈਦਾ ਹੁੰਦਾ ਹੈ, ਉਸ ਫੱਕੇ ਅਭਿਮਾਨ ਦੇ ਤਹਿਤ ਵਿਦਿਆਰਥੀ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨਾ ਹੀ ਭੁੱਲ ਚੁੱਕੇ ਹਨ। ਵਿੱਚ ਦਿਨੋ-ਦਿਨ ਨਵੇਂ ਤੋਂ ਨਵੇਂ fashion ਨਿਕਲ ਰਹੇ ਹਨ ਥਾਂ-ਥਾਂ fashion show ਕਰਵਾਏ ਜਾਂਦੇ ਨੇ ਤੇ ਥਾਂ ਥਾਂ fashion ਦੇ course ਚੱਲ ਰਹੇ ਹਨ। ਪੱਛਮੀ ਦੁਨੀਆਂ ਤਾਂ fashion ਦਾ ਘਰ ਹੈ ਇਨ੍ਹਾਂ ਪੱਛਮੀ ਦੇਸ਼ਾਂ ਵਿੱਚੋਂ ਜਿਹੜਾ ਵੀ fashion ਨਿਕਲਦਾ ਹੈ ਸਾਰੀ ਦੁਨੀਆਂ ਵਿਚ ਅੱਗ ਦੀ ਤਰ੍ਹਾਂ ਫੈਲਦਾ ਹੈ ਖਾਸ ਕਰਕੇ ਭਾਰਤ ਵਿਚ ਇਸ ਦਾ ਅਸਰ